ਉਹ ਜਿਹੜੇ ਭੱਠੇ ਵਾਲੇ ਨੀ ਹੀਂ? ਏ ਭੱਠੇ ਵਾਲੇ ਕਿਹੜੇ ਇੱਕ ਤੇ ਆਪਣਾ ਓਹ ਹੀ ਨਾ ਪੰਮੇ ਹੋਣੀ।

ਪੰਮੇ ਹੋਣੀ ਏ ਇਹ ਕੰਤੀ ਦੇ ਮੁੰਡੇ।

ਇਹ ਪੰਮੇ ਦੇ ਆਪਣੇ ਸਹੁਰਿਆਂ ਨਾਲ ਹੋਈ ਆ? ਬੇਸ਼ੇ ਦੀ , ਛੋਟੇ ਦੀ। ਤੇਰੀ ਰੋਟੀ ਨਹੀਂ ਬਣਾਉਦੀ ਦੇ ਘਰ। ਹਾਂ ਹਾਂ ਹਾਂ, ਆਹੋ।

ਉਹਦੀ ਆਪਣੇ ਸਹੁਰਿਆਂ ਨਾਲ ਹੋਈ ਆ? ਆਹੋ, ਉਹਦੇ ਤੋਂ ਹੀ ਹੋਈ ਆ ਕੇ। ਅੱਛਾ, ਆਪਣੀ ਘਰਵਾਲੀ ਓਹਦੀ ਘਰਵਾਲੀ ਤੋਂ ਹੀ। ਭੈਣ ਜੀ ਫੇਰ ਜਿਆਦਾ ਹੋਈ ਆ? ਸਿਰ ਸੁਰ ਪਾੜਗੇ ਓਹਦਾ। ਹੈਂ ਕਿ

ਮੁੰਡੇ ਦਾ ਸਿਰ ਪਾੜਗੇ ਸਹੁਰੇ। ਅੱਛਾ, ਆਹਾ ਹਾ ਅੱਛਾ, ਤੇ ਓਹ ਉਹ ਕਿਉਂ ਪਾੜਿਆ ਕਿਹੜੀ ਗੱਲੋਂ? ਕੀ ਪਤਾ ਇਨ੍ਹਾਂ ਦੀਆਂ ਘਰੇਲੂ ਗੱਲਾਂ। ਅੱਛਾ ਭੈਣ ਜੀ ਜਿਆਦਾ ਸਿਰ ਫੱਟ, ਜਿਆਦਾ ਲੱਗੀ ਆ? ਆਹੋ ਓਹ ਮੈਂ ਤੇ ਹੈਨੀ ਹੀ ਇਥੇ ਇਹ ਦੱਸਣ ਢਈਆ ਹੀ ਦੱਸਣ ਮੰਨੋ ਹੋਣੀ ਕਿਹਦੀਆਂ ਸਿਰ ਵਾਹਵਾ ਪਾਟਾ ਓਹਦਾ। ਵੱਟਾ ਮਾਰ ਤਾ। ਵੱਟਾ ਮਾਰਿਆ ਹੀ?

ਆਪ ਛੱਡ ਕੇ ਚੱਲਗੀ ਆ ਹੁਣ।

ਨਾਂਹ ਉਹ ਸਗੋ ਆਪ ਚੱਲਗੀ ਨਾਲ।

ਉਹਨੂੰ ਮੁੰਡਾ ਇੱਥੇ ਈ ਆ? ਮੁੰਡਾ ਤੇ ਇੱਥੇ ਈ ਆ ਇਨ੍ਹਾਂ ਦੇ ਤਾਏ ਦਾ ਜਵਾਈ ਨੀ ਹੀ ਮਰ ਗਿਆ ਉਥੇ ਮੰਨਾ ਦੇ ਸਹੁਰਿਆਂ ਵੱਲ।

ਇਨ੍ਹਾਂ ਤੇ ਉਥੇ ਜਾਣਾ ਹੀ ਦੱਸਵੇਂ ਤੇਅੱਜ ਹਾਂ ਹਾਂ ਅੱਛਾ। ਉਹ ਦੱਸਵੇ ਤੇ ਜਾਣਾ ਹੀ ਕੇ ਪ੍ਰਾਹੁਣੇ ਇਧਰੋਂ ਇਹ ਆਏ ਹੀ। ਹਾਂ ਉਧਰੋਂ ਇਹ ਆਏ ਵੇਲ ਲਾ ਜਦੋਂ ਭੈਣ ਜੀ ਕਿਸਮਤ ਮਾੜੀ ਹੋਵੇ। ਹਣਾ, ਆਹੋ। ਹੈ ਤੇ ਆਪ ਉਹ ਬੜੇ ਟੋਰਾ ਵਿਚ ਫਿਰਦੀ ਆ। ਆਹ

ਹਾਂ, ਉਹਦੇ ਵਿਚਾਰੇ ਦਾ ਇਲਾਜ ਕਿੰਨੇ ਕਰਾਉਣਾ ਵਾਂ? ਓਹ ਦੱਸ ਬਈ ਅਮ ਬਈ ਜਿੱਦਣ ਦਿਨਾਂ ਤੇ ਪੈ ਗਿਆ ਮੁੜਕੇ ਜਿਆਦਾ ਸੱਟ ਲੱਗ ਗਈ ਤੇ ਫਿਰ ਇਹ ਸੋਖੀ ਰਹੂਗੀ? ਕੀ ਪਤਾ, ਸਵੇਰ ਦਾ ਮੁੰਡਾ ਵੀ ਇਥੇ ਛੱਡ ਗਈ ਇਕ ਤੇ ਇਕ ਲੈ ਗਈ ਕਰੇ

ਹਮ ਇਕ ਲੈ ਗਈ ਇਕ ਇਥੇ ਈ ਆ। ਦੱਸ, ਆਹ ਕਿੱਡੀ ਕਿ ਮਾੜੀ ਗੱਲ ਵਾ ਵੇਖ ਲਾ। ਆਹ ਤੇ ਹੋਰ ਮਾੜੀ ਆ ਕਿ।

ਜਿਨ੍ਹਾਂ ਚਿਰ ਮਾਂ ਪਿਓ ਸਿਰ ਤੇ ਹੋਵੇ ਧੀਆਂ ਪੁੱਤ ਵੀ ਉਨ੍ਹਾਂ ਚਿਰ ਹੀ ਹੁੰਦੇ ਆ ਤੇ। ਉਨ੍ਹਾਂ ਚਿਰ ਹੀ ਹੁੰਦੇ। ਹਾਂ, ਉਨ੍ਹਾਂ ਚਿਰ ਹੀ ਹੁੰਦੇ ਆ। ਸਾਡੇ ਸਾਹਮਣੇ ਕਿਨ੍ਹਾਂ ਓਹ ਜਿਓਂ ਛਦਾਈ ਹੋਇਆ ਹੀ ਤੇ ਮੁੜ ਕੇ ਆਪਣਾ ਆਪਣਾ ਆਪ ਇੰਨੇ ਤੋਰਿਆ ਵਿਚਾਰੀ ਨੇ ਕੰਮ ਕਰ ਕਰ ਕੇ। ਕੰਮ ਕਰ ਕਰ ਕੇ। ਹਾਂ ਥੋੜਾ ਕੰਮ ਹਾਂ, ਥੋੜਾ ਕੰਮ ਕਰਦੀ ਹੁੰਦੀ ਹੀ ਤੇ ਵੇਖ ਲਾ ਘਰ ਹੀ ਮੂਧਾ ਪੈ ਗਿਆ ਮਗਰੋਂ ਆਹ ਤੇ ਓਹਦੇ ਮਰਨ ਕਰਕੇ ਸਗੋਂ ਈ ਜਿਆਦਾ ਤੇ ਆਹੋ ਕਿਸਮਤ ਮਾੜੀ ਕਿ ਆਹ ਕਿਸਮਤ ਮਾੜੀ ਹੋਰ ਕਿ ਆਹ ਰੱਬ ਮਹਾਰਾਜ ਈ ਆ।

ਬਸ ਠੀਕ ਆ ਭੈਣ ਜੀ ਬਾਅਦ ਚ ਕਰਨੀ ਮੈਂ।

ਹਾ ਡਈ ਰੋਟੀ ਪਕਾਉਣ

ਹਾਂ ਮੈਂ ਤੇ ਕੋਠੇ ਤੇ ਆ ਹੈਂ

ਨਹੀਂ ਖੇਡਣ ਡਿਆ ਵਾ ਲੱਗ ਗਿਆ ਸਿ ਕਬੂਤਰ ਛੱਡੇ ਸੀ ਉਹਨੇ ਆਹੋ ਤੇ ਮੈਂ ਵੀ ਉੱਤੇ ਹੀਂ ਚੜ ਗਈ ਮੈਂ ਕਿਹਾ ਬਹੁ ਘਰੇ ਲੈ ਕੇ ਬਹਿਦੀ ਆ ਆਹੋ ਚੱਲ ਉੱਥੇ ਠੀਕ ਆ ਤੇ ਸਗੋਂ ਵਧੀਆ ਥੱਲੇ ਉਤਰਨਾ ਕਰਕੇ ਬੜੀ ਨਹੀਂ ਥੱਲੇ ਗਰਮੀ ਬੜੀ, ਗਰਮੀ ਬੜੀ ਮਨਾਉਂਦਾ ਈ ਓ ਤੈਨੂੰ ਪਤਾ ਪੋਲੜ ਜਿਹਾ ਬੜੀ ਗਰਮੀ ਮਨਾਉਂਦਾ ਈ, ਮੈਂ ਤਾਂ ਕਦੀ ਧੁੱਪੇ ਲੈ ਕੇ ਕਦੀ ਗਈ ਨੀ ਕਿਤੇ ਵੀ ਹੋਰ ਆਹੋ ਪਹਿਲੀ ਐ ਨਾ ਗਰਮੀ ਆਹੋ ਪਹਿਲੀ ਗਰਮੀ ਤਾਂ ਕਰਕੇ ਗਰਮੀ ਮਨਾਉਂਦਾ ਤਾਂ ਕਰ ਕੇ ਮਨਾਉਂਦਾ ਵਾ ਗਾ ਹਮ

ਨਹੀਂ ਹਜੇ ਹਜੇ ਨੀਗਾ ਆਇਆ ਉਹਨੇ ਘੜੀ ਹਜੇ ਹੱਟ ਕੇ ਆਉਣਾ ਵਾ ਆਹੋ late ਹੀਂ ਆਉਂਦਾ ਕਈ ਵਾਰੀ ਨੇਰੇ ਦਾ ਵੀ ਫੇਰਾ ਲਾ ਦਿੰਦਾ ਵਾ ਉਹਨੇ ਕੋਠੇ ਤੇ ਚੜ ਜਾਣਾ ਸੀ ਨਾਲੇ

ਚਲੋ ਕੋਈ ਨੀ ਆ ਈ ਜਾਣਾ ਆਹੋ, ਆ ਜਾਣਾ ਉਹਨੇ ਬਸ ਆਉਣ ਈ ਵਾਲਾ ਵਾ ਸਾਡਾ ਵੀ ਬੱਬਲੂ late ਹੀਂ ਆਉਂਦਾ ਵਾ ਕਿ ਹੋਰ ਨੂਹ ਰਾਣੀ ਕਿੱਦਾਂ ਹਾਂ ਠੀਕ ਐ ਨੂਹ ਰਾਣੀ ਨੂਹ ਰਾਣੀ ਗਈ ਸਵੇਰੇ ਪਹਿਲਾਂ ਲੀੜੇ ਧੋਤੇ

ਹੁਣ ਤੇ ਸੂਟ ਸੀ ਕੁੜੀ ਦਾ ਬਣਾਉਗੀ ਧੀ ਮੇਰੀ ਦਾ ਜਿਹੜੀ ਜਣੇਪਾ ਕਟਾ ਕੇ ਤਾਂ ਗਈ ਸੀ ਤੇ ਉਹਨੇ ਘੱਲਿਆ ਸੀ ਵੀ ਸ਼ੀਦੀ ਤੋਂ ਮੈਂ ਹੁਣ ਮੁੰਡਾ ਫੜਾ ਤੇ ਫੇਰ ਈ ਨਾ ਹਨੀ ਆਹੋ ਮੁੰਡਾ ਫੜੇ ਤੇ ਫੇਰ ਆਹੋ ਉਹ ਉੱਦਾ ਸ਼ੀਨ ਨੀ ਦਿੰਦਾ ਮੈਂ ਉਹਨੂੰ ਕਹਿਣ ਡਈ ਚੱਲ ਸਵੇਰੇ ਹੁਣ ਮਾਰਲੀ ਸ਼ੀਨਾਂ ਤੇ ਹੁਣ ਤੂੰ ਰੋਟੀ ਪਾਣੀ ਦਾ ਕਰਲਾ ਲੋਏ ਲੋਏ ਚੱਲ ਪਕਾਉਣ ਨੀ ਦਿੰਦਾ ਰੋਟੀ

ਆਹੋ ਚੱਲ ਚੰਗਾ ਕਿ ਲੋਏ ਲੋਏ ਪਕਾ ਕੇ ਲੰਘ ਜਾਏ ਬੰਦਾ ਆਹੋ ਵਲੇਡ ਰਹਿੰਦੀ ਐ ਪੋਣੇ ਜਹੇ ਡੱਬਾ ਹੈਗਾ ਨਾ ਰੋਟੀ ਆਲਾ ਉਹਦੇ ਚ ਗਰਮ ਈ ਰਹਿੰਦੀ ਏ ਆਹੋ ਮੇਰਾ ਵੀ ਏਸ ਵੇਲੇ ਆ ਕੇ ਡਹਿ ਪੈਂਦਾ ਰੋਟੀ ਮਗਰ ਕਿ ਕੰਮ ਕਾਰਜ ਹੋਰ ਹੋਰ ਕੀ ਕਰਣਦੀ ਏ ਆਹੋ ਮੈਂ ਵੀ ਲੱਗੀ ਫੁਲਕੇ ਲਾਉਣ ਬਸ ਆਹੋ ਤੂੰ ਵੀ ਡਈ ਐ ਪਕਾਉਣ ਡਈ ਦਵਾ ਦਵ ਮੈਂ ਕਿਹਾ ਪਕਾ ਲਾ ਏਹ ਜਿੱਦ ਬੜੀ ਕਰਦਾ ਈ ਫਿਰ ਰਾਤ ਨੂੰ ਆਹੋ ਨਿਆਣੇ ਨੇ ਫਿਰ ਰਾਤ ਨੂੰ ਨੇੜੇ ਹੋਏ ਕਰਦੇ ਆ ਸੋਣ ਨੀ ਦਿੰਦਾ ਕਹਿੰਦਾ ਮੈਨੂੰ ਉਹਨੂੰ ਫੜਾ ਮੰਮਾ ਨੂੰ, ਫੜਾ ਮੰਮਾ ਨੂੰ ਆਹੋ ਹਜੇ ਬਹਿੰਦਾ ਨੀ ਨਾ ਨਹੀਂ ਅਜੇ ਬਹਿੰਦਾ ਨੀਗਾ

ਪੰਜ ਮਹੀਨੇ ਤੇ ਚਾਰ ਕੁ ਦਿਨ ਹੋਗੇ ਐ

ਛੇਵੇ ਚ ਲੱਗ ਗਿਆ ਛੇਵਾਂ ਬਹਿਣ ਡੇ ਪਉਗਾ ਹੁਣ ਆਹੋ

ਹੁਣ ਆਹ ਪੂਜਾ ਕੁੜੀ ਨੂੰ ਚੁੱਕ ਹੀਂ ਸਕਦੀ ਐ ਤੇ ਦੇਖੋ ਹੁਣ ਕੁੜੀ ਬਿਲਕੁਲ ਹੀਂ ਨੀ ਲੱਤਾਂ ਲਾਉਂਦੀ ਥੱਲੇ ਨਾ, ਨਾ ਬਹਿੰਦੀ, ਨਾ ਖਲੋਦੀ, ਨਾ ਕੁੰਦੀ, ਨਾ ਬੋਲਦੀ ਇਹਦੀ ਕੁੜੀ ਦੇ ਨਾਲ਼ ਹੋਈ ਹੈਪੀ ਦੀ ਕੁੜੀ ਦੇ ਨਾਲ਼ ਆਹੋ ਹੈਪੀ ਦੀ ਕੁੜੀ ਦੇ ਨਾਲ਼ ਹੀਂ ਹੋਈ ਸੀ ਖਣੀ ਕਿ ਆਹੋ ਤੇ ਨਾ ਬਹਿੰਦੀ, ਨਾ ਬੋਲਦੀ, ਨਾ ਕੁੰਦੀ, ਨਾ ਖਲੋਦੀ ਇਹਨੇ ਕਿਤੇ ਵਖਾਲੀ ਵਉਖਲੀਂ ਵੀ ਨੀ ਕੀ ਪਤਾ ਖਸਮਾਂ ਨੂੰ ਖਾਏ ਦੇਣੇ ਲੈਣੇਦਾਰੀ ਆਪਣੇ ਧੀਆ ਪੁੱਤਾਂ ਦੇ ਹੋਣੀਆ ਓਹ ਕਿਤੇ ਗਾੜੀ ਹੁਣ

ਜਿੰਨੇ ਮਾੜੇ ਕੰਮ ਕੀਤੇ ਸਾਰੇ ਗਾੜੀ ਆਉਣੇ ਤੇ ਉਹ ਗਾੜੀ ਆਉਣ ਡਏ ਹੋਰ ਕਿੱਥੇ ਜਾਣ ਡਏ ਆ ਉਹ ਬਾਹਰ ਥੋੜੀ ਜਾਣ ਡਏ ਨਹੀਂ ਨਹੀਂ ਏਹ ਤੇ ਸਿੱਧੀ ਗੱਲ ਵਾ ਇਹਦੇ ਚ ਕਿਹੜੀ ਅਹ ਹੋਰ ਸੁਣਾ ਤੂੰ ਏਹ ਕੁੜੀ ਦੇ ਨਾਲ਼ ਹੀਂ ਹੋਈ ਸੀ ਤੇ ਉਹਦੀ ਕੁੜੀ ਦੋੜੀ ਭੱਜੀ ਫਿਰਦੀ ਐ ਤੇ ਇਹਦੀ ਅਜੇ ਕੁਸ਼ ਵੀ ਨੀ ਇਹਦੀ ਕੁੱਖ ਵੀ ਨੀ ਹੈਗੀ, ਨਹੀਂ ਮੈਨੂੰ ਨੀ ਪਤਾ ਸੀ ਆਈ ਦਾ ਮੈਂ ਕਦੀ ਗਈ ਨੀ ਹਿਦਰ ਨੂੰ ਆਈ ਨੀ ਤੁਹਾਡੀ ਗਲੀ ਚ ਕਦੀ ਨਹੀਂ ਆਈ ਐ ਵਾਵਾਂ ਟੈਮ ਹੋਗਿਆ ਜਦੋਂ ਇਹਦੇ ਕੁੜਮੇ ਦੀ ਕੁੜੀ ਦਾ ਵਿਆਹ ਸੀ ਉਦੋਂ ਦੀ ਆਈ ਐ, ਮੁੜਿਆ ਦਾ ਅਹ

ਤੇ ਨਾ ਹੀਂ ਕਦੀ ਉਹ ਕਦੀ ਏਦਰ ਨੂੰ ਨਿਕਲੀ ਹੈਨੀ ਬਾਹਰ ਨੂੰ ਉਹ ਨੀ ਨਿਕਲਦੀ ਅਗਲੀ ਨੇ ਹੁਣ ਪੈਸਾ ਤੇਲਾ ਕਮਾ ਲਿਆ ਹੁਣ ਕੀ ਲੋੜ ਉਹਨੂੰ ਬਾਹਰ ਨਿਕਲਣ ਦੀ

ਹੁਣ ਗਾੜੀ ਝੋਨਾ ਆ ਜਾਣਾ ਮੁੜ ਕੇ ਝੋਨੇ ਤੇ ਆਹੋ ਝੋਨੇ ਗੜੀ ਕਿਉ ਗੜੀ ਹੁਣ ਝੋਨੇ ਨੂੰ ਹੋ ਜਾਣਾ ਉਹਨੇ ਸਿੱਧੀ ਹੋਰ ਮੁੜ ਕੇ ਵੇਖੀ ਕਿਤੇ ਇਹਨੂੰ ਹੱਥ ਨੀ ਡੈਣਾਂ ਕੰਮ ਕਰਨ ਲੱਗੀ ਨੂੰ ਸਿਹਤ ਨਵੀਂ ਨਰੋਈ ਐ ਨਾ ਦੁਖ ਹੈਨੀ ਕੋਈ ਵੀ ਆਹੋ ਕੋਈ ਬੁਖਾਰ ਨੀ, ਕੋਈ ਤਰਾਪ ਨੀ, ਕੋਈ ਦੁਖ ਨੀ, ਕੋਈ ਬਿਮਾਰੀ ਨੀ

ਉਹ ਲਾਉਂਦੀ ਨੀ ਦਿਲ ਤੇ ਕੋਈ ਮਰਜੇ ਕੋਈ ਏਹ ਸਾਡੀਆ ਤੈਨੂੰ ਪਤਾ ਵੇਖ ਏਡੀਆ ਜੁਬਾਨ ਹਜਾਨ ਇੱਦਾਂ ਈ ਮੋਤਾ ਹੋ ਗਈਆ ਨੇ

ਚੇਤਾ ਵੀ ਤੇ ਭੈਣ ਭਰਾ ਦਾ ਆ ਈ ਜਾਂਦਾ ਵਾ ਜਿਨਾ ਦਿਲ ਤੇ ਨੀ ਲਾਉਣੀ, ਉਹਨਾਂ ਨੂੰ ਕੀ ਆਹੋ ਨਹੀਂ ਤੇ ਵੇਖਲਾ ਕੁੜੀ ਨੇ ਦੋ ਤਿੰਨ ਵਾਰੀ ਖਸਮ ਕੀਤੇ ਨਹੀਂ ਤੇ ਦਿਲ ਤੇ ਬੰਦਾ ਲਾ ਲੈਂਦਾ ਹੈਨਾ

ਆਹੋ ਨਹੀਂ ਤੇ ਨੋਂ ਉਹਨੂੰ ਵੇਖਲਾ ਉਹਨਾਂ ਦੇ ਛਿਤਰ ਨੂੰ ਵੀ ਨੀ ਯਾਦ ਹਾਂ ਤੈਨੂੰ ਦੱਸਣ ਡਈ ਵੀ ਆ ਚੱਲ ਸਾਡੀ ਕੁੜੀ ਸੀ ਤੇ ਮੈਂ ਵੇਖਲਾ ਕਿੰਨੀ ਬਿਮਾਰ ਰਹੀ ਸਾ ਮੁੜ ਕੇ ਹਜੇ ਮੇਰੀ ਕੁੜੀ ਵੇਖਲਾ ਸੁਖੀ ਬਸਣ ਡਈ ਆਪਣੇ ਘਰ, ਐ ਨੂੰ ਵਧੀਆ ਵਾ

ਆਹ ਤੇ ਕਿਤੇ ਕੋਈ ਗੱਲ ਦੀ ਫਿਕਰ ਈ ਨੀ ਮੈਂ ਕਹਿਣ ਡਈ ਆ ਤਾਂ ਮੈਂ ਦਿਲ ਤੇ ਕਿਤੇ ਅੱਠ ਦਿਨ ਮੈਂ ਦਿਲ ਨਾਲ਼ ਲਾ ਛੱਡੀ ਸੀ ਗੱਲ ਵੀ ਮੇਰੇ ਨਾਲ਼ ਕੀ ਬਣ ਗਿਆ ਹੈ ਕਿ ਨਹੀਂ ਆਹੋ ਵੇਖਲਾ ਕਿੱਡੇ ਔਖੇ ਆ ਧੀਆ ਨੂੰ ਪਾਲੀ ਦਾ ਤੇ ਮੁੜ ਕੇ ਲੋਕਾਂ ਨੂੰ ਏਵੈ ਹੀਂ ਫੜਾ ਦਈ ਦਾ ਅਗਲੇ ਨੂੰ ਮੋਜਾ ਲੱਗ ਜਾਂਦੀਆ ਤੇ ਅਸੀਂ ਖਾਲੀ ਦੇ ਖਾਲੀ ਹੋ ਜਾਂਦੇ ਤੈਨੂੰ ਦੱਸਣਾ ਓਥੇ ਜਿਹਨੇ ਮੁੰਡੇ ਦੇ ਪ੍ਰਾਉਣੇ ਨੇ phone ਕਰਨਾ ਮੰਮੀ

ਜੀਅ ਜਿਹਾ ਨਾ ਲੱਗਣ ਮੇਰਾ ਮੈਂ ਡਾਵਾਂ ਡੋਲ ਫਿਰਦੀ ਰਹਣਾ ਹਾਂ ਆਹੋ ਤੇ ਚੱਲ ਹੁਣ ਹੋਲੀ ਹੋਲੀ ਹੋਲੀ ਹੋਲੀ ਲੱਗ ਈ ਗਯਾ ਆਹੋ ਘਰੇ ਨੂਹ ਆਗੀ ਹੁਣ ਲੱਗ ਗਿਆ ਚੱਲ ਗਾੜੀ ਡੋਲੂ ਰੱਬ ਤੇ ਦੇਤਾ ਆਹੋ ਹੁਣ ਆਪਣੇ ਧੀਆ ਪੋਤਰੇ ਪੋਤ੍ਰੀਆ ਨਾਲ਼ ਰਹਿਣਾ

ਆਹ ਪਰ ਇਹਨਾਂ ਨਾਲ਼ ਉੱਡੇ ਫਿਰੀ ਦਾ ਵਾ ਕਿ

ਹੋਰ ਚਲੋ ਠੀਕ ਈ ਚਾਹੀਦਾ ਭੈਣੇ ਚੱਲ ਬੱਬਲੂ ਨੇ ਤਾਂ ਨੇਰੇ ਆਉਣਾ ਹੋਣਾ ਨੋਂ ਵਜੇ ਆਉਣਾ ਉਹਨੇ, ਉਹਨੇ ਵੀ ਆਉਂਦਿਆ ਕਹਿਣਾ ਰੋਟੀ ਲਿਆ ਫਟਾ ਫਟ ਕਰ ਛੇਤੀ ਕਰ ਚੱਲ ਇੱਕ ਪਾਸੇ ਤੜਕਾ ਲਾਕੇ, ਦੂਜੇ ਪਾਸੇ ਆਟਾ ਗੁਨ ਕੇ ਰੋਟੀਆ ਡਹਿ ਪੈ ਲਾਉਣ ਆਹੋ, ਉਹਨੇ ਆਖਣਾ ਕਿੱਥੇ ਗਈ ਸੀ ਅੱਜ ਰੋਟੀ ਤੋਂ ਕਿਉ late ਕਰਤਾ ਨਹੀਂ ਅੱਗ ਈ ਬਾਲਣੀ

ਚੱਲ ਕੋਈ ਨੀ ਕੋਈ ਨੀ ਭਰਾਇਆ ਜਾਂਦਾ ਆਪੇ ਤੇ ਏਹ ਜਿਹੜੀਆ ਛੁੱਟੀਆ ਪੈ ਜਾਣੀਆ ਮੁੜ ਕੇ ਕੰਮ ਧੰਦੇ ਲਾਦੀ ਨਾ ਕਾਕੂ ਨੂੰ ਨਾ ਤੇ ਦੁਕਾਨ ਤੇ ਓਥੇ ਘੱਲਾਂਗੇ ਦਿਹਾੜੀ ਜਾਇਆ ਕਰੂਗਾ ਮੁੜ ਕੇ ਗਰਮੀ ਵੀ ਬੜੀ ਆ ਦਿਹਾੜੀ ਵੀ ਕੀ ਘੱਲਾਈਏ ਵੇਖ ਬਾਹਰ ਹਵਾ ਪੈਣ ਡਈ ਐ ਤੇ ਤਾਂ ਹੀਂ ਕਰਕੇ ਛੇ ਵਜੇ ਅੱਜ ਚੱਲ ਗਏ ਸੀ ਮਨੇਰ ਦੇ ਤੇ ਦੋ ਵਜੇ ਆਗੇ ਕਹਿਂਦੇ ਗਰਮੀ ਬੜੀ ਐਗੀ ਗਰਮੀ ਬੜੀ ਤੇ ਕਿਤੇ ਅੰਦਰੋਂ ਬਾਹਰ ਨੀ ਨਿਕਲਿਆ ਜਾਂਦਾ ਮੈਂ ਤੇ ਕਿਤੇ ਬੂਹਾ ਮਾਰਕੇ ਘੁੱਟ ਕੇ ਸੋਂ ਰਹੀ ਬਾਹਰ ਭਾਂਵੇ ਮੈਂਨੂੰ ਆਵਾਜ਼ਾ ਮਾਰਦੇ ਰਹੇ ਕੋਈ ਭੈਣੇ ਭੂਆ ਖੋਲਦੀ ਮੈਂ ਕਿਹਾ ਮਾਰਦੇ ਰਹੋ ਆਵਾਜ਼ਾਂ ਸਾਡਾ ਵੀ ਬੋਲਦੇ ਕਹਿਂਦੇ ਤੁਸੀਂ ਸਵਖਤੇ ਬੂਹਾ ਮਾਰ ਲੈਂਦੇ ਤੇ ਮੈਂ ਕਿਹਾ ਮਾੜਾ ਵਾ ਜਿਹੜਾ ਕੋਈ ਆਯੂ ਆਵਾਜ਼ ਮਾਰ ਕੇ ਅਉਗਾ ਇੱਦਾਂ ਕੋਈ ਅੰਦਰ ਆ ਜਵੇ

ਤੇ ਆਣ ਕੇ ਉਵੇ ਹੀਂ ਅੰਦਰ ਆ ਗਿਆ ਆਹੋ ਭੈਣ ਜੀ ਭੈਣ ਜੀ ਮੈਂ ਕਿਹਾ ਹੈਂ ਏਹ ਕਿਹੜਾ ਆ ਗਿਆ ਵਾ ਤੂੰ ਕਹਿਣਾ ਤੂੰ ਬੂਹਾ ਤਾਂ ਖੜਕਾਉਣਾ ਸੀ ਤੂੰ ਅੰਦਰ ਆਣ ਕੇ ਆਵਾਜ਼ਾਂ ਮਾਰਨ ਡਿਆ ਕਿਥੋਂ ਦਾ ਵਾ ਤੂੰ ਓਹੀ ਮੈਂ ਕਿਹਾ ਮੈਂ ਕਿਹਾ ਤੂੰ ਬੂਹਾ ਤੇ ਕਮ ਸੇ ਕਮ ਖੜਕਾਉਂਦਾ ਮੈਂ ਨੀ ਮੁੜ ਕੇ ਬੂਹਾ ਖੋਲਿਆ, ਅਸੀਂ ਦੇਖਲਾ ਨੋਂ ਵਜੇ ਬੂਹਾ ਮਾਰ ਲੈਂਦੇ ਆ ਆਪਣਾ ਆਹ ਨਹੀਂ ਚੰਗਾ ਤੇ ਮੈਂ ਆਪ ਆਪਣੇ ਵੱਡ ਜਾਂਦੀ ਅੰਦਰ ਟੈਮ ਨਾਲ਼ ਆਹੋ ਨਹੀਂ ਬੰਦਾ ਬਾਹਰੋਂ ਕੋਈ ਆਵਾਜ਼ ਦੇਵੇ ਗੇਟ ਖੜਕਾਏ ਕੋਈ ਉੱਠੇ ਇਹਨਾਂ ਦਾ ਡੈਡੀ ਜਦੋਂ ਦਾ ਸਾਡਾ ਮੇਰਾ ਸੋਹਰਾ ਮਰਿਆ ਵਾ ਦੋ ਤਿੰਨ ਸਾਲ ਹੋਗਏ ਤੇ ਉਹ ਨੀ ਵੜੇ ਇਹਦੇ ਬਿਲੇ ਦੇ ਨਾਨਕੇ ਤੇ ਏਹ ਨਾ ਇੱਕ ਦਿਨ ਆਇਆ ਮਾਮਾ ਪਰਸੋਂ ਚੋਥ ਜਹੇ ਤੇ ਮੈਂ ਸੁੱਤੀ ਸੀ ਗੋਏ ਧੋਕੇ ਮੈਂ ਹਟੀ ਆ ਲਮੇ ਪਏ ਦੁਪਹੇਰੇ ਮੈਂ ਗੋਏ ਧੋਏ ਮੁੰਡੇ ਨੂੰ ਨਾਲ਼ ਲੈ ਕੇ ਤੇ ਮੁੰਡਾ ਚੱਲ ਗਿਆ ਕਿਤੇ ਬਾਹਰ ਅੰਦਰ ਤੇ ਮੈਂ ਕਲੀ ਸਾ ਘਰ ਸੁੱਤੀ ਸਾ ਤੇ ਇਹ ਤੇ ਵੇਖ ਕੇ ਮੁੜ ਗਏ ਤੇ ਨਾਲ਼ ਸੀ ਰਵੀ ਡੀ ਮੰਮੀ ਇਹ ਆਖਣ ਲੱਗੇ ਵੀ ਨਹੀਂ ਉਹ ਅੰਦਰ ਆ ਸੁੱਤੀ ਦਿ ਮੈਂਨੂੰ ਪਤਾ ਵਾ ਨਹੀਂ ਬੂਹੇ ਵਜੇ ਵਾ ਕਹਿੰਦਾ ਨਹੀਂ ਮੈਂਨੂੰ ਪਤਾ ਵਾ ਤੁਸੀਂ ਆਓ ਤੇ ਸਹੀ ਗਾਹਾਂ

ਜਦੋਂ ਉਹ ਆਈ ਉਹਨੇ ਬੂਹਾ ਖੜਕਾਇਆ, ਮੈਂ ਕਿਹਾ ਕੋਣ ਆ ਕਹਿੰਦੀ ਆਪੇ ਬੋਲਣ ਡਈ ਬੂਹਾ ਖੋਲ ਤੈਨੂੰ ਬੜੀਆ ਕਹਿੰਦੀ ਨੀਂਦਾ ਆਈਆ ਨੇ, ਮੈਂ ਕਿਹਾ ਆਹੋ ਇਸਤਰਾਂ ਈ ਆ ਸੋਣਾ ਈ ਆ ਕੀ ਕਰਨਾ ਵਹਲਿਆ ਨੇ ਉੱਥੇ ਤੋਂ ਉਹਦਾ ਮੁੰਡਾ ਗਿਆ ਸੀ ਬਾਹਰ ਮਾਮੇ ਦਾ ਮੁੰਡਾ ਪੰਜੀ ਛੇਈ ਸਾਲੀ ਆਇਆ ਸੀ ਤੇ ਉਹ ਫਿਰ ਕਹਿੰਦਾ ਮੈਂ ਸਾਰਿਆ ਕੋਲ ਹੋ ਕੇ ਜਾਣਾ ਵਾ, ਉਹ ਫਿਰ ਇੱਕ ਡੱਬਾ ਲਿਆਇਆ, ਉਹਦਾ ਲੱਡੂਆ ਦਾ ਤੇ ਪੰਜ ਸੋਂ ਰੁੱਪਈਆ ਫਿਰ ਮੈਨੂੰ ਦੇ ਕੇ ਗਿਆ ਆਹੋ ਬੱਬਲੂ ਦਾ ਮਾਮਾ ਪੰਜ ਸੋਂ ਰੁਪਿਆ ਦੇ ਕੇ ਗਿਆ ਇੱਕ ਡੱਬਾ ਲਿਆਇਆ ਕਹਿੰਦਾ ਵੀ ਆਇਆ ਕਰੋ ਤੁਸੀਂ ਜੇ ਸਾਡੀ ਭੈਣ ਮਰਗੀ ਤੇ ਤੁਸੀਂ ਵੀ ਸਾਡੀਆ ਧੀਆ ਓ ਭੈਣਾਂ ਈ ਐ ਤੁਸੀਂ ਵੀ ਆਇਆ ਕਰੋ ਨਾ ਆਪ ਹੁਣ ਮਿਲਿਆ ਨੀ ਜਾਂਦਾ ਤੇ ਕੀ ਕਰੀਏ, ਭੈਣਾਂ ਨੂੰ ਮਿਲੀਏ ਕਿ ਮਾਸੀਆ ਨੂੰ ਮਿਲੀਏ ਕਿ ਭੂਈਂਆ ਨੂੰ ਮਿਲੀਏ ਕਿ ਫੁਫੜਾ ਨੂੰ ਮਿਲੀਏ ਰਿਸਤੇਦਾਰ ਈ ਇੰਨੇ ਆ ਕੀਹਨੂੰ ਮਿਲੀਏ ਆਪਣਿਆ ਨੂੰ ਮਿਲੀਏ ਕਿ ਇਹਦਿਆ ਨੂੰ ਮਿਲੀਏ ਚਲੋ ਸਾਰੇ ਰੱਖਣੇ ਪੈਂਦੇ ਨੇ ਰੱਖਣੇ ਪੈਂਦੇ ਮੈਂ ਤੇ ਫੇਰ ਵੀ ਸਾਰਿਆ ਨੂੰ ਮਿਲਦੀ ਆ ਬੱਬਲੂ ਦੇ ਸਾਰਿਆ ਨੂੰ ਮਿਲਦੀ ਨੀ ਮੈਂ ਰਿਸਤੇਦਾਰਾ ਨੂੰ

ਆਗੈ ਕਹਣਦੇ ਆ ਕਹਿੰਦੇ ਇੱਕ ਵੇਦੋਂ ਮਰਗੀ ਤੇ ਦੂਜੀ ਵੇਦੋਂ ਆ ਗਈ ਐ ਸਾਰਿਆ ਨੂੰ ਮਿਲਦੀ ਐ ਆਹ ਟੇੜੇ ਆਲੀ ਜਿਹੜੀ ਸਾਡੀ ਭੂਆ ਵਾ ਬੱਬਲੂ ਹੁਣਾ ਦੀ ਉਹ ਬੜਾ ਕਰਦੀ, ਕਹਿੰਦੀ ਸਾਡੀ ਇੱਕ ਵੇਦੋਂ ਮਰਗੀ ਆ, ਕਹਿੰਦੀ ਸਾਡੀ ਦੂਜੀ ਵੇਦੋਂ ਆ ਗਈ ਮੈਂ ਕਿਹਾ ਆਹੋ ਲੈ ਦੇ ਕੇ ਪਿਆਰ ਮੋਹਬਤ ਹੀਂ ਐ ਕਿਹੜਾ ਕਿਸੇ ਨੂੰ ਕੁਜ ਦੇਣ ਡਏ ਲੈਣ ਡਏ

program ਹੋਏ ਤਾਂ ਨਾਲ਼ ਚਲਜੀ ਦਾ, ਜੇ ਕੋਈ ਵਿਆਹ ਸ਼ਾਦੀ ਹੋਏ ਤਾਂ, ਜੇ ਕੋਈ ਮਰਕਤ ਹੋਏ ਤਾਂ, ਜਮਣਾ ਹੋਏ ਤਾਂ ਚਲਜੀ ਦਾ ਸਾਰਿਆ ਕੋਲ ਤੇ ਤਾਂਹੀਂ ਤਾਂ ਸਿਫਤਾਂ ਸਾਰੇ ਕਰਦੇ ਆ ਵੀ ਚੱਲ ਓਹ ਨੀ ਆਉਂਦੀ ਏਹ ਤਾਂ ਵੜਦੀ ਐ ਨਾ ਸਾਰਿਆ ਕੋਲ

ਆਖਣ ਡੇ ਸੀ ਵੀ ਉਹ ਤੇ ਮਿਲਦੀ ਸਾਰਿਆ ਨੂੰ, ਤੁਸੀਂ ਨੀ ਆਉਂਦੇ ਜਾਂਦੇ ਕਿਸੇ ਕੋਲ, ਕਹਿੰਦੇ ਅਸੀਂ ਕੀ ਕਰੀਏ ਉਹ ਤੇ ਵੇਹਲੀ ਐ ਅਸੀਂ ਵੇਹਲੀਆ ਥੋੜੀ ਆਹੋ ਮੈਂ ਕਿਹਾ ਮੈਂ ਤੇ ਵੇਹਲੀ ਮੈਂ ਘਰੇ ਏਸੇ ਕੰਮ ਤੇ ਆ ਕਦੀ ਕਿਸੇ ਕੋਲ ਚੱਲ ਗਈ ਕਦੇ ਕਿਸੇ ਕੋਲ ਚੱਲ ਠੀਕ ਐ ਫਿਰ